ਇਹਦੇ ਵਿੱਚ ਸਾਨੂੰ ਇੱਕ ਕੇਕ ਨਜ਼ਰ ਆ ਰਿਹਾ ਹੈ।

ਏਹਦੇ ਵਿੱਚ ਸਾਨੂੰ ਇੱਕ ਇੰਮੀਗ੍ਰੇਸ਼ਨ ਔਫਿਸ ਨਜ਼ਰ ਆ ਰਿਹਾ ਹੈ।

ਕਾਫੀ ਗੱਡੀਆਂ ਨਜ਼ਰ ਆ ਰਹੀਆਂ ਹਨ ਅਤੇ ਇੱਕ ਗੱਡੀ ਦਾ ਬੋਨਟ ਖੁੱਲਾ ਹੋਇਆ ਦਿਖ ਰਿਹਾ ਹੈ ਇਸ ਦੇ ਸ ਰਿਪੇਅਰ ਹੋ ਰਹੀ ਹੈ।

ਅਤੇ ਬੈਠਣ ਲਈ ਕੁਰਸੀ ਲੱਗੀ ਹੋਈ ਹੈ ਅਤੇ ਸਾਈਡ ਤੇ ਸਟੂਲ ਵੀ ਹੈ।

ਗੁਲਾਬੀ ਚਿੱਟੇ ਅਤੇ ਜਾਮਨੀ ਰੰਗ ਦੇ ਗੁਬਾਰੇਆਂ ਨਾਲ ਸਜਾਵਟ ਕੀਤੀ ਹੋਈ ਹੈ।

ਇਸ ਦੇ ਸੱਜੇ ਪਾਸੇ ਵੈਲਕਮ ਟੂ ਪੋਂਗ ਡੈਮ ਲੇ --

ਏਅਰਪੋਰਟ ਤੇ ਲਾਗੇ ਇੱਕ ਹਰਾ ਮੈਟ ਹੈ ਅਤੇ ਜਿਸ ਦੇ ਉੱਤੇ ਕੁਝ ਵਿਅਕਤੀ ਆਉਂਦੇ ਹੋਏ ਨਜ਼ਰ ਆ ਰਹੇ ਹਨ।

ਇਹਦੇ ਵਿੱਚ ਸਾਨੂੰ ਇੱਕ ਜੰਗਲ ਨਜ਼ਰ ਆ ਰਿਹਾ ਹੈ।

ਬੈਂਗਣ ਅਰਬੀ ਅਤੇ ਹੋਰ ਸਬਜ਼ੀਆਂ ਵੀ ਦਿਖ ਰਹੀਆਂ ਹਨ।

ਸੜਕ ਦੇ ਆਸੇ ਪਾੱਸੇ ਦੁਕਾਨਾਂ ਨਜ਼ਰ ਆ ਰਹੀਆਂ ਹਨ।

ਅਤੇ ਸੜਕ ਓੱਤੇ ਇੱਕ ਆਦਮੀ ਆਂਦਾ ਹੋਇਆ ਦਿਖਾਈ ਦੇ ਰਿਹਾ ਹੈ।

ਜੋ ਕਿ ਇੱਕ ਕੁੱਤਿਆਂ ਵਾਲੀ ਦੁਕਾਨ ਲੱਗ ਰਹੀ ਹੈ।

ਪੈਪ ਲੱਗੇ ਹੋਏ ਹਨ ਅਤੇ ਬਾਹਰ ਕੁੱਝ ਰੁੱਖ ਵੀ ਸਾਨੂੰ ਦਿਖਾਈ ਦੇ ਰਹੇ ਹਨ।

ਅਤੇ ਸਾਹਮਣੇ ਕੁਝ ਵਰਕਰ ਵੀ ਦਿਖ ਰਹੇ ਹਨ ਜਿਨਾਂ ਨੇ ਸੰਤਰੀ ਰੰਗ ਦੇ ਕੱਪੜੇ ਦੀ ਪਾਏ ਹੋਏ ਦਿਖ ਰਹੇ ਹਨ।

ਇਹਦੇ ਵਿੱਚ ਸਾਨੂੰ ਇੱਕ ਪਹਾੜੀ ਇਲਾਕਾ ਦਿਖ ਰਿਹਾ ਹੈ।

ਪਿੱਛੇ ਕੁਝ ਸਟੋਰ ਨਜ਼ਰ ਆ ਰਿਹਾ ਹੈ।

ਦਿੱਖ ਰਿਹਾ ਹੈ ਗਿਫ਼ਟ ਅਤੇ ਸਟੂਡੀਓ ਕੰਧ ਓੱਤੇ ਲਿਖੇਆ ਦਿਖਾਈ ਦੇ ਰਿਹਾ ਹੈ।

ਇਮਾਰਤ ਦੇ ਅੰਦਰ ਕਾਫੀ ਸਾਰੇ ਪਿੱਲਰ ਦਿਖ ਰਹੇ ਹਨ ਅਤੇ ਇਹਨਾਂ ਪਿਲਰਾਂ ਦਾ ਰੰਗ ਕ੍ਰੀਮ ਨਜ਼ਰ ਆ ਰਿਹਾ ਹੈ।

ਏਹਦੇ ਵਿੱਚ ਸਾਨੂੰ ਇੱਕ ਹਸਪਤਾਲ ਨਜ਼ਰ ਆ ਰਿਹਾ ਹੈ ਹਸਪਤਾਲ ਦਾ ਨਾਮ--